ਅੱਜ ਦੇ ਸਮੇਂ ਵਿੱਚ ਇਸ ਤੋਂ ਉੱਲਟ ਹੋ ਗਿਆ ਹੈ ਕਿ ਆਪਾਂ ਪੈਸੇ ਤਾਂ ਬਹੁਤ ਸਾਰੇ ਲੈ ਕੇ ਜਾਂਦੇ ਹਾਂ ਪਰ ਬਦਲੇ ਵਿੱਚ ਸਮਾਨ ਬਹੁਤ ਹੀ ਘੱਟ ਆਪਾਂ ਨੂੰ ਮਿਲਦਾ ਹੈ, ਅਨੋਖਾ ਜਲਾਲ ਓਹਦੇ ਮੱਥੇ ਤੇ ਤਪਾਕ ਰਿਹਾ ਸੀ ਦਾਦੀ ਦੁਲੇ ਤੋਂ ਮੋਹਰਾ ਵਾਰ ਵਾਰ ਵੰਦ ਰਹੀ ਸੀ ਖੁਸ਼ੀ ਸੰਭਾਲਿਆ ਸੰਭਾਲੀ ਨਹੀਂ ਸੀ ਜਾਂਦੀ ਇਕ ਆਸ ਇਕ ਸੁਪਨਾ ਓਹਨਾ ਦੇ ਸਾਮਣੇ ਸਾਕਾਰ ਹੁੰਦਾ ਨਜਰੀ ਆ ਰਿਹਾ ਸੀ ਕੁਦਰਤ ਦੇ ਹੋਣੀ ਦੇਖੋ ਐਨ ਉਸੇ ਦਿਨ ਅਕਬਰ ਦੇ ਘਰ ਵੀ ਪੁੱਟ ਜੰਮਿਆ ਓਹਦਾ ਨਾਮ ਓਹਨੇ ਸਿਖੁ ਰਖਿਆ ਜੋ ਵੱਡਾ ਹੋ ਕੇ ਜਹਾਂਗੀਰ ਬਾਦਸ਼ਾਹ ਬਣਿਆ। ਅਕਬਰ ਨੇ ਨਿਜੂਮੀਆਂ ਨੂੰ ਅਖੜੀਆਂ ਕੋਈ ਐਸਾ ਉਪਾਏ ਦਸੋ ਜਿਸ ਨਾਲ ਸ਼ੇਖੂ ਸੂਰਵੀਰ ਬਲਵਾਨ

ਸੇਕ ਬਹਾਦੁਰ ਰਾਜਪੂਤ ਔਰਤ ਦਾ ਦੁੱਧ ਸ਼ੱਕੂ ਨੂੰ ਚੁੰਗੀਆਂ ਜਾਵੇ ਜਿਸਨੇ ਸ਼ੱਕੂ ਦੇ ਜਨਮ ਵਾਲੇ ਦਿਨ ਹੀ ਆਪਣੇ ਪੁੱਟ ਨੂੰ ਜਨਮ ਦਿਤਾ ਹੋਵੇ ਅਜਿਹੀ ਸੁਰਮਈ ਮਾਂ ਦੀ ਭੱਲ ਲਾਇ ਸਾਰੇ ਰਾਜ ਵਿਚ ਜਜਿ ਬਿਜਰ ਗਏ ਕਿਸੇ ਲਾਡੀ ਬਾਰੇ ਜਾ ਆਖਿਆ ਉਸ ਨੇ ਪੁੱਟ ਨੂੰ ਜਨਮ ਦਿਤਾ ਹੈ ਲੱਦੀ ਨੂੰ ਬਾਦਸ਼ਾਹ ਦੇ ਦਰਬਾਰ ਵਿਚ ਬੁਲਾਇਆ ਗਿਆ ਬਾਦਸ਼ਾਹ ਦਾ ਹੁਕਮ ਕਿਵੇਂ ਤਾਲਕਦੀ ਸ਼ੱਕੂ ਨੂੰ ਪਾਲਣ ਦੇ ਜਿੰਮੇਵਾਰੀ ਓਹਨੂੰ ਦਿਤੀ ਮੁਗ਼ਲ ਸਰਕਾਰ ਵਲੋਂ ਲੱਦੀ ਦੀ ਪਿੰਡ ਹੀ ਅਨੇਕਾਂ ਸੁਖ ਸਹੂਲਤਾਂ ਮੋਹਿਆ ਕੀਤੀਆਂ ਗਈਆਂ। ਦੁੱਲਾ ਤੇ ਸ਼ੱਕੂ ਇਕੱਠੇ ਪਾਲਦੇ ਦੋਨੋ ਲੱਦੀ ਦਾ ਸਿਰ ਚੁੰਗ ਦੇ ਦੋਹਾ ਨੂੰ ਇਕੋ ਜਿਹਾ ਪੀਰ ਦੇਂਦੀ ਲਾਡ ਲਡਾਉਂਦੀ। ਸਮਾਂ ਆਪਣੀ ਤੋਰ ਤੁਰਦਾ ਰਿਹਾ। ਸ਼ੇਖੂ ਨੇ ਆਪਣੇ ਵਾਪਿਸ ਅਖੀਰ ਜਾਣਾ ਹੀ ਸੀ ਅਕਬਰ ਨੇ ਦੁਲੇ ਨਾਲ ਸਿੱਕੋ ਦੀ ਪਰੀਖਿਆ ਲਾਇ ਘੋਰ ਸਵਾਰੀ ਨਿਜੇ ਬੱਜੀ ਤੀਰਅੰਦਾਜ਼ੀ ਵਿਚ ਦੁੱਲਾ ਸੇਖੁ ਨੂੰ ਮਾਤ ਦੇ ਗਿਆ। ਅਕਬਰ ਨੇ ਸੋਚਿਆ ਕਿ ਲੱਦੀ ਨੇ ਦੁੱਧ ਚੁੰਗਾਂ ਚ ਬਿਤਕਰਾ ਨਾ ਕੀਤਾ ਹੋਵੇ ਓਹਦੇ ਬਾਪ ਫਰੀਰ ਦਾ ਵਿਧਰੋਹੀ ਖੂਨ ਓਹਦੀਆਂ ਰੱਗਾਂ ਵਿਚ ਦੌੜ ਰਿਹਾ ਆ ਇਹ ਖੂਨ ਕਿਸੇ ਵੇਲੇ ਵੀ ਉਬਾਲਾ ਖਾ ਸਕਦਾ ਸੀ। ਅਕਬਰ ਸ਼ੁਕਰ ਗੁਜਰ ਸੀ ਕਿ ਲੱਦੀ ਨੇ ਓਹਦੇ ਪੁੱਤ ਨੂੰ ਆਪਣਾ ਸਰੀਰ ਚੁੰਗਾ ਕੇ ਪਾਲਿਆ ਹੈ। ਓਹਨੇ ਇਨਾਮ ਬਾਜੋ ਬਹੁਤ ਸਾਰੀਆਂ ਮੋਹਰਾ ਲੱਦੀ ਦੇ ਚੋਲ਼ੀ ਪਾ ਕੇ ਆਖਿਆ ਮੈਂ ਤੇਰਾ ਦੇਣਾ ਤਾ ਨਹੁਈ ਦੇ ਸਕਦਾ ਇਹ ਕੁਜ ਰਕਮ ਆ ਏਡੇ ਨਾਲ ਦੁਲੇ ਨੂੰ ਚੰਗੀ ਤਾਹਲਕੀਮ ਦਵਾਈ ਵੱਡੇ ਹੋਣ ਤੇ ਮੈ ਇਹਨੂੰ ਆਪਣੇ ਦਰਬਾਰ ਚ ਵੱਡਾ ਰੁਤਬਾ ਦੇਵਾਂਗਾ। ਲੱਦੀ ਨੇ ਅਕਬਰ ਦਾ ਸ਼ੁਕ੍ਰਿਆ ਅਦਾ ਕੀਤਾ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 ਓਹਨੂੰ ਨਿਊਜਮ ਬੰਦ ਕਾਰਵਾਈ ਸਿਖਿਆ ਓਪਸੰਦ ਨਾ ਈ ਹਿਕ ਦਿਨ ਕਾਜੀ ਨੂੰ ਕੁੱਟ ਕੇ ਘਰ ਦੌੜ ਆਯਾ ਤੇ ਆਪਣੇ ਹਾਣੀਆਂ ਨਾਲ ਜਾ ਕੇ ਖੇਡਣ ਲੱਗ ਪਿਆ ਦੁਲਾ ਜਵਾਨੀ ਵਿਚ ਪੈਰ ਧਰਨ ਲਗਾ ਉਹ ਬਲ ਵੇਹਲੇ ਸਬਾਹ ਦਾ ਮਾਲਿਕ ਸੀ ਖੁੱਲੀ ਹਵਾ ਵਿਚ ਚੁੰਗੀਆਂ ਭਰਨ ਵਾਲਾ ਹੀਰਾ ਹਨ ਓਹਨੇ ਆਪਣੇ ਪਿੰਡ ਦੇ ਮੁੰਡਿਆਂ ਦੀ ਬਣਾ ਲਾਇ ਤੇ ਓਹਨਾ ਦਾ ਸਰਦਾਰ ਬਣ ਕੇ ਲਗਾ ਅਨੋਖੀਆਂ ਹਰਕਤਾਂ ਕਰਨ

ਦਾਗ ਦਾਗ ਕਰਦਾ ਚੇਰਾ ਤੇ ਉਸਦਾ ਅਮੋੜ ਸੁਬਹ ਲੱਦੀ ਨੂੰ ਸੋਚ ਵਿਚ ਪਾ ਦਿੰਦਾ ਉਹ ਜਾਂਦੀ ਸੀ ਓਹਦੇ ਬੱਪ ਫਰੀਰ ਦਾ ਵਿਦਰੂਹੀ ਖੂਨ ਓਹਦਾ ਰੱਗਾਂ ਵਿਚ ਡੋਰ ਰਿਹਾ ਆ ਤੇ ਇਹ ਖੂਨ ਕਿਸੇ ਵੇਲੇ ਵੀ ਉੱਬਲ ਖਾ ਸਕਦਾ ਸੀ ਓਹਦਾ ਖਰਮਸਤੀਆਂ ਦੇ ਉਲੰਬੇ ਲਾਡੀ ਲਾਇ ਸਹਿ ਮੁਸੀਬਤਾਂ ਖਰੀਆਂ ਕਰ ਸਕਦੇ ਸਨ ਦੁਲੇ ਦਾ ਪਾਣੀ ਭਰਦੀਆਂ ਤੀਮੀਆਂ ਦੇ ਘਰੇ ਗੁਲਾਇਲ ਮੱਰ ਕੇ ਭਣਾਂ ਦਾ ਸ਼ੌਂਕ ਦਿਨ ਦਿਨ ਵੱਧ ਰਿਹਾ ਸੀ ਨਿਤ ਉਲੰਬੇ ਮਿਲਦੇ ਲੱਦੀ ਨੇ ਜਨਾਨੀਆਂ ਨੂੰ ਮਿਤੀ ਡਾ ਗਾਗਰ ਦੀ ਥਾਂ ਲੋਹੇ ਡਾ ਗਾਗਰ ਲੈ ਕੇ ਦਿਤੀਆਂ ਪਰੰਤੂ ਉੱਗ ਲੋਹੇ ਡਾ ਗਾਗਰ ਦਾ

ਉਹ ਸਿੱਧਾ ਆਪਣੀ ਮਾਂ ਲਾਡੀ ਕੋਲ ਜਾ ਕੇ ਗਰਜਿਆ, ਮਾਂ ਮੇਰੀਏ ਸਚੋ ਸੱਚ ਦਸ ਮੇਰੇ ਬਾਪ ਦਾਦੇ ਦੀ ਮੌਤ ਕਿਵੇਂ ਹੋਈ ਆ ਲਾਡੀ ਨੇ ਸਾਰੀ ਹੋਣੀ ਬੀਤੀ ਦੱਸ ਕੇ ਆਪਣੇ ਘਰ ਦੇ ਅੰਦਰਲੀ ਲੋਥਰੀ ਦਾ ਬੂਹਾ ਖੋਲ ਦੁਲੇ ਨੂੰ ਕਿਹਾ ਖੁਸ਼ੀ ਸੰਬਾਹਲੀਆਂ ਸੰਭਲੀ ਨਹੀਂ ਸੀ ਜਾਂਦੀ ਇਕ ਐੱਸ ਸੁਪਨਾ ਓਹਨਾ ਦੇ ਸਾਮਣੇ ਸਾਕਾਰ ਹੋਂਦਾ ਨਜਰੀ ਆ ਰਿਹਾ ਸੀ। ਕੁਦਰਤ ਦੇ ਦੇਣੀ ਦੇਖੋ ਐਨ ਉਸੇ ਦਿਨ ਅਕਬਰ ਦੇ ਘਰ ਵੀ ਜਿਸਦਾ ਨਾਮ ਓਹਨਾ ਸ਼ੱਕੂ ਰਖਿਆ ਜੋ ਵਾਡਾ ਹੋ ਕੇ ਜਹਾਂਗੀਰ ਬਾਦਸ਼ਾਹ ਬਣਿਆ ਅਕਬਰ ਨੇ ਨਿਜੂਮੀਆਂ ਨੂੰ ਅਖੜੀਆਂ ਕੋਈ ਐਸਾ ਉਪਾਏ ਦਸੋ ਜਿਸਨਾਲ ਸਿਕਕੁ ਵਾਡਾ ਹੋ ਕੇ ਸੁਰ ਬੀਰ ਬਲਵਾਨ ਬਣੇ ਤੇ ਇਨਸਾਫ ਪਸੰਦ ਵਿਅਕਤੀ ਬਣੇ ਇਕ ਨੇ ਆਖਿਆ

ਜਿਸਨੇ ਸਿਖੁ ਦੇ ਜਨਮ ਵਾਲੇ ਦਿਨ ਹੀ ਆਪਣੇ ਪੁੱਤ ਨੂੰ ਜਨਮ ਦਿਤਾ ਹੋਵੇ ਅਜੇਹੀ ਸੂਰਵੀਰ ਮਾਂ ਦੇ ਭਾਲ ਲਈ ਸਾਰੇ ਰਾਜ ਵਿਚ ਏਲਚੀ ਏਲਚੀ ਭੇਜੇ ਗਏ। ਕਿਸੇ ਲੱਦੀ ਕਿ ਉਸ ਨੇ ਪੁੱਟ ਨੂੰ ਜਨਮ ਦਿਤਾ ਆ ਲਾਡੀ ਨੂੰ ਬਾਦਸ਼ਾਹ ਦੇ ਦਰਬਾਰ ਵਿਚ ਬੁਲਿਆਂ ਆ ਬਾਦਸ਼ਾਹ ਦਾ ਹੁਕਮ ਕਿਵੇਂ ਤਾਲਦੀ ਸ਼ੇਖੂ ਨੂੰ ਪਾਲਣ ਦੀ ਜਿੰਮੇਵਾਰੀ ਓਹਨੇ ਲੈ ਲਈ ਮੁਗ਼ਲ ਸਰਕਾਰ ਵਲੋਂ ਲਦੀ ਦੇ ਪਿੰਡੇ ਅਨੇਕਾਂ ਸੁਖ ਸਹੂਲਤਾਂ ਮੋਹਿਆ ਕੀਤੀਆਂ ਗਈਆਂ ਨੇ ਦੁੱਲਾ ਤੇ ਸ਼ੱਕੂ ਇਕੱਠੇ ਪਲਣ ਲੱਗੇ। ਦੋਨੋ ਲੱਦੀ ਦਾ ਸਿਰ ਚੁੰਗ ਦੇ ਦੋਹਾ ਨੂੰ ਇਕੋ ਜਿਹਾ ਪਿਆਰ ਦੇਂਦੀ ਲਾਡ ਲਡਾਉਂਦੀ ਤੁਰਦਾ ਰਿਹਾ ਆਪਣੇ ਵਾਪਿਸ ਜਾਣਾ ਹੀ ਸੀ ਅਕਬਰ ਨੇ ਦੁਲੇ ਬਰਾਬਰ ਸੇਕੁ ਦੇ ਪ੍ਰੀਖਿਆ ਲਾਇ ਘੋਰ ਸਵਾਰੀ ਨੇਜੇ ਵਜੀ ਤੀਰਅੰਦਾਜ਼ੀ ਵਿਚ ਦੁੱਲਾ ਸੇਖੁ ਨੂੰ ਮਾਤ ਦੇ ਗਿਆ। ਅਕਬਰ ਨੇ ਸੋਚਿਆ ਕਿ ਲੱਦੀ ਨੇ ਦੁੱਧ ਚੁੰਗਾਂ ਚ ਬਿਤਕਰਾ ਨਾ ਕੀਤਾ ਹੋਵੇ। ਅਕਬਰ ਦੇ ਚੇਰੇ ਦੇ ਹੈ ਪਾ ਦੇਖਦੇ ਕਿਹ ਹਗਾਜ਼ੂਰ ਮੈਂ ਤਾ ਦੋਹਾ ਨੂੰ ਇਕੋ ਜਿਹਾ ਦੁੱਧ ਚੁੰਗੀਆਂ ਆ ਆਪਣਾ ਸ਼ਰਰੀ ਚੁੰਗਾ ਕੇ ਪਾਲਿਆ ਹੈ ਓਹਨੇ ਹਨ ਬਾਜੋ ਬਹੁਤ ਸਾਰੀਆਂ ਮੋਹਰਾ ਲਕੜੀ ਦੇ ਚੋਲ਼ੀ ਪਾ ਦਿਤੀਆਂ ਮੈਂ ਤੇਰਾ ਦੇਣਾ ਤਾ ਨਹੁਈ ਦੇ ਸਕਦਾ ਇਹ ਕੁਜ ਰਕਮ ਆ ਏਡੇ ਨਾਲ ਦੁਲੇ ਨੂੰ ਚੰਗੀ ਤਾਹਲਕੀਮ ਦਵਾਈ ਵੱਡੇ ਹੋਣ ਤੇ ਮੈਂ ਇਹਨੂੰ ਆਪਣੇ ਦਰਬਾਰ ਚ ਵਡਾ ਰੁਤਬਾ ਦਿਆਂਗਾ ਲੱਦੀ ਨੇ ਅਕਬਰ ਦਾ ਸ਼ੁਕ੍ਰਿਆਦਾ ਕੀਤਾ

ਊਜਮ ਬੰਦ ਸਿਖਿਆ ਪਸੰਦ ਨਾ ਆਈ ਓ ਇਕ ਦਿਨ ਕਾਜੀ ਨੂੰ ਕੁੱਟ ਕੇ ਘਰ ਦੌੜ ਆਯਾ ਤੇ ਆਪਣੇ ਹਾਣੀਆਂ ਨਾਲ ਜਾ ਕੇ ਖੇਡਣ ਲੱਗ ਪਿਆ। ਦੁੱਲਾ ਜਵਾਨੀ ਵਿਚ ਪੈਰ ਧਰਨ ਲਗਾ ਉਹ ਪਰ ਵੇਹਲੇ ਸੂਬਾ ਦਾ ਮਲਿਕ ਸੀ ਖੁੱਲਿਆ ਹਵਾ ਵਿਚ ਚੁੰਗੀਆਂ ਭਰਨ ਵਾਲਾ ਹੀਰਾ ਹਨ

ਵਧੀਆ ਬਾਊ ਤੂੰ ਸੁਣਾ ਹੋਰ ਕੀ ਕਰਦੇ ਓ? ਹੋਰ ਕੀ ਕਰਨ ਦੇ? ਕੁਝ ਨਹੀਂ ਕਰਨਾ ਕੀ ਆ ਸਪਨਾ ਵੀ ਵਿਚੇ ਲੈਨ ਤੇ ਈ ਗੱਲ

ਹਾਏ ਯਾਰ ਮੱਛਰ ਬੜਾ ਲੜਨ ਦਿਆ।

ਮੱਛਰ ਹੈ ਈ ਬੜਾ ਵਾ ਇੱਕ ਮੇਰੀਆਂ ਲੱਤ ਭੀੜ ਬੜੀਆਂ ਹੋਣ ਦੀਆ ਓਧਰੋਂ ਮੱਛਰ ਲੜੀ ਜਾਣ ਦਿਆ ਮਰਜਾਣਾ ਹੋ ਹਾਏ ਝੋਨਾ ਲਾਇਆ ਹੋਣਾ ਨਾ ਅੱਜ

ਕਾਜਲ ਦਾ ਨਹੀਂ ਹਜੇ ਨਹੀਂ ਹੋਇਆ ਬਾਊ।

ਰਿਸ਼ਤਾ ਕਰਾਉਣਾ ਤੂੰ? ਆਹੋ ਮੈ ਕਹਿਣ ਦੀ ਹੀ ਤੇ ਜੇ ਮੰਨਦੇ ਆ ਤੇ ਫਿਰ ਮੈ ਆਉਗੀ ਕਿਹੇ ਦਿਨ। ਰਿਸ਼ਤਾ ਸੁਣਿਆ ਹੀ ਮੈ ਵੀ ਪੀ ਆਂਦੇ ਹੀ ਹੋਗਿਆ ਵਾ ਤੇ ਪਰ ਵਿਆਹ ਦਾ ਨਹੀਂ ਸੁਣਿਆ ਹਲੇ।

ਆਹੋ ਆਂਦੇ ਰਿਸ਼ਤਾ ਹੋਗਿਆ ਵੈਸੇ ਪਰ ਵਿਆਹ ਦਾ ਨਹੀਂ ਪਤਾ।

ਠੀਕ ਆ। ਤੂੰ ਹੁਣ ਰਿਸ਼ਤੇ ਕਰਾਉਣੀ ਹੁਨੀ ਆ?

ਆਹੋ ਚਲ ਕੋਈ ਨਹੀਂ ਫਿਰ ਕੀ ਆ। ਆਹੋ ਮੈਨੂੰ ਪੈਸੇ ਪੂਸੇ ਦੇ ਦਿੰਦੇ ਆ ਨਾ ਇਹ ਦੇ